ਹਾਂ tuition ਪੜਣ ਜਾਣਾ ਪੈਦਲ ਚੱਲੇ ਜਾਣਾ ਉਹ ਪੈਦਲ walk ਕਰ ਕਰ ਕੇ ਪੈਦਲ ਚੱਲ ਚੱਲ ਕੇ ਸ਼ਰੀਰ ਦੀ ਨਾ immunity ਬਣ ਗੀ ਸੀ ਪਹਿਲੇ ਕੋਈ ਇੰਨਾ ਬੁਖਾਰ ਕਿਸੇ ਨੂੰ ਬੁਖਾਰ ਨਹੀਂ ਸੀ ਹੁੰਦਾ ਜੋ ਅੱਜਕਲ ਬੱਚੇ ਮਿੰਟ ਤੋਂ ਪਹਿਲਾਂ ਬੀਮਾਰ ਪੈ ਜਾਂਦੇ ਏ ਨਹੀਂ ਦੀਦੀ ਗੱਲ ਇਹ ਏ ਨਾ ਪਹਿਲੇ ਏ ਨੀਂ convince ਨੀਂ ਹੁੰਦੀਆਂ ਸੀ ਸਿਰਫ cycle ਹੁੰਦੀ ਸੀ ਗ੍ਰੇ ਤੇ ਕਿਸੇ ਕੋਲ ਇੱਕ cycle ya ਫਿਰ ਉਹ ਇੱਕੋ ਹੀ scooter ਹੁੰਦਾ ਸੀ ਪੂਰੇ ਪਰਿਵਾਰ ਦੇ ਵਿੱਚ ਜਾਉ ਜਿੱਥੇ ਜਾਣਾ ਰਿਕਸ਼ਾ ਕਰੋ ਪੈਦਲ ਪਹਿਲੇ ਰਿਕਸ਼ਾ ਫੜਣ ਵੀ ਤੇ ਪੈਦਲ ਜਾਣਾ ਪੈਂਦਾ ਸੀ ਉਹ ਸਾਰਾ ਪਸੀਨਾ ਨਿਕਲਦਾ ਸੀ ਉਹ ਅੰਦਰ ਸਾਰੀ immunity ਪੈਦਾ ਹੁੰਦਾ ਸੀ

ਹਾਂ ਹਾਂ ਬਿਲਕੁਲ ਸਹੀ ਏ ਮੋੜ ਤੱਕ ਜਾਣਾ ਤਦ ਵੀ scooter ਬਾਹਰ ਕੱਡ ਲੈਣ ਗੇ

ਸਕੂਟਰਾ ਤੇ ਚਲੋ ਤੇ ਨਹੀਂ ਤੇ ਅਸੀਂ ਲੋਕ ਸਭ ਪੈਦਲ ਚਲੇ ਅਸੀਂ market ਤੱਕ ਪੈਦਲ ਚਲੇ ਜਾਈ ਦਾ ਸੀ

ਪੂਰ ਸ਼ਹਿਰ ਹੀ ਅਸੀਂ ਪੈਦਲ ਘੁੰਮ ਲਈ ਦਾ ਸੀ shopping ਕਰ ਕੇਕ ਵਾਪਿਸ ਘਰ ਆ ਕੇ ਓ ਲੰਮੇ ਪੇ ਕੇ ਥੋੜੀ ਦੇਰ ਥਕਾਵਟ ਉਤਰੀ ਫੇਰ ਘਰ ਦਾ ਕੰਮ ਕੀਤਾ

ਬੋਲੋ

ਤੇ detox ਹੋ ਜਾਂਦੀ ਸੀ body ਪਸੀਨਾ ਨਿਕਲਦਾ ਸੀ ਬਹੁਤ ਜਿਆਦਾ

ਤੁਹਾਨੂੰ ਕੋਈ ਵੀ ਦਵਾਈਆਂ ਦੀ ਲੋੜ ਨੀਂ ਸੀ ਪੈਂਦੀ ਆਪਣੇ ਆਪ ਹੀ ਬੰਦਾ ਠੀਕ ਹੋ ਜਾਂਦਾ ਸੀ

ਮੇਰੇ ਨਾਲ ਉਹੀ ਤਾਂ ਗੱਲ ਕਰ ਰਹੀ ਸੀ ਕੀ ਜਦੋ ਅਸੀਂ school ਜਾਈ ਦਾ ਸੀ ਪੈਦਲ ਜਾ ਰਿਕਸ਼ੇ ਤੇ ਯਾ ਫੇਰ ਉਸ ਤੋਂ ਬਾਅਦ ਵਡੇ ਹੋ ਗਏ ਤੇ cycle ਤੇ school ਜਾਈ ਦਾ ਸੀ school ਜਾ ਕੇ ਜਿਹੜੀ prayer ਹੁੰਦੀ ਸੀ ਨਾ ਧੁਪੇ

ਅੱਠ ਵਜੇ ਦੀ ਧੁਪ ਸਾਨੂੰ ਸ਼ਰੀਰ ਨੂੰ ਲੱਗਦੀ ਸੀ ਪਸੀਨੇ ਪਸੀਨ ਹੁੰਦੇ

fully vitamin D ਮਿਲਦਾ ਸੀ ਸਾਨੂੰ

ਅੱਜਕਲ vitamin D ਲੋਕੀ ਦਵਾਈਆਂ ਤੋ ਲੈਂਦੇ ਏ ਹਾਂ ਉਹ ਨਹੀਂ PT ਵੀ ਕਰਾਂਦੇ ਸੀ ਵੀ ਥੋੜੀ ਦੇਰ ਹੋਰ ਗਰਮੀ ਦੇਖੋ ਜੀ ਹੋਰ ਪਸੀਨਾ ਬਹਾਉ ਤੇ ਅੱਜਕਲ

ਕਲਾਸਾ ਦੇ ਵਿੱਚ AC ਦੇ ਬੱਚਿਆਂ ਦੇ

parents ਉਲਟਾ ਕਹਿੰਦੇ ਨੇ ਕੀ ਬੀ ਆਪ ਨੇ AC ਨਹੀਂ ਚਲਾਇਆ ਹੋਗਾ ਬੱਚੇ ਗਰਮੀ ਮੇ ਬੈਠੇ ਰਹਿਤੇ ਏ

ਇਸੀ ਕੇ ਲੀਏ ਬੀਮਾਰ ਪੜ ਗਏ

ਹਾਂ ਬਿਲਕੁਲ ਸਹੀ ਕਿਹਾ ਬਿਲਕੁਲ ਸਹੀ ਕਹਿ ਰਹੇ ਓ ਤੁਸੀਂ ਜਦ ਬੱਚਿਆਂ ਦਾ ਸੀਨਾ ਤਾਂ ਨਿਕਲਣ ਨਹੀਂ ਦਿੰਦੇ ਪਹਿਲੇ AC ਚਲਾ ਦਿੰਦੇ ਨੇ ਬੱਚੇ ਦੀ ਬਿਮਾਰੀ ਕਿੱਥੋ ਜਾਣੀ ਏ ਬਾਹਰ body ਚੋ ਪਸੀਨੇ ਤਾਂ ਪਸੀਨੇ ਰਹੀ ਬਿਮਾਰੀ ਨਿਕਲਨੀ ਏ ਉਹ ਤਾਂ ਅਸੀਂ ਨਿਕਲਣ ਨੀਂ ਦਿੰਦੇ

ਉਹ ਨਹੀਂ ਹੁਣ even ਸਹੀ ਹੁਣ ਤੇ ਗਰਮੀਆਂ ਦੇ ਵਿੱਚ prayer ਵੀ ਬੰਦ ਕਰ ਦਿੱਤੀ ਏ or ਬਾਹਰ ਵੀ ਕਾਲਸਾ ਦੇ ਵਿੱਚ room ਵਿੱਚ ਖੜੇ ਹੋ ਕੇ prayer ਕਰੋ ਹਾਂ ਹਾਂ ਬੱਚੇ ਬੜੇ ਜਿਆਦਾ ਸੋਲ ਹਿਲ ਗਏ ਅੱਜਕਲ ਦੇ

parents ਸੀ ਗਲਤੀ ਏ ਸਾਡੇ ਸਭ ਦੀ ਗਲਤੀ ਏ

ਏ ਸਭ ਤੋਂ ਪਹਿਲਾਂ ਸਾਡੀ ਏ junk food ਅਸੀਂ ਦਿੰਦੇ ਆ phone ਅਸੀਂ ਦਿੰਨੇ ਆ

ਬਿਗਾੜ ਬਿਗਾੜ ਈ ਅਸੀਂ ਰਹੇ ਆ ਬੱਚਿਆਂ ਦੀ ਫੇਰ ਕਹਿੰਦੇ ਉਹ ਦੇਖ ਬਿਗੜ ਗਿਆ ਤੇਰਾ ਬੱਚਾ ਹਾਂ ਹਾਂ ਇਸ ਲਈ ਤੇ ਗਾਣਾ ਬਣਿਆ ਉਹਦਾ ਬਾਬੇ ਤੇਰਾ ਬੇਟਾ ਵਿਗੜ ਗਿਆ ਮੁੰਡਾ ਵਿਗੜ ਗਿਆ ਤੇਰਾ ਅਮਾ ਅਮਾ ਤੇਰਾ ਮੁੰਡਾ ਵਿਗੜ ਗਿਆ ਹਨਾ

ਅਮਾ ਹਾਂ sorry ਮੈਂ ਗਾਣਾ ਭੂਲ ਗਈ ਸੀ ਹਾਂਜੀ ਹਾਂਜੀ ਮਨੋਗੇ exercise ਦਾ ਇੰਨਾ ਅਸਰ ਏ ਪਿੱਛੇ ਮੇਰੇ husband ਦੀ ਤਬੀਅਤ ਠੀਕ ਨੀਂ ਸੀ

ਕਿਉਂਕਿ ਅਸੀਂ ਕੁੱਝ ਉਹ ਜਿੱਥੇ ਅਸੀਂ ਰਹਿੰਦੇ ਸੀ ਕੋਈ ਪਾਰਕ ਕੋਈ walk ਕਰਨ ਦੀ ਜਗ੍ਹਾ ਈ ਨਹੀਂ ਸੀ

ਤੇ ਖਾਣਾ ਵੀ time ਸਿਰ ਨਹੀਂ or ਕੰਮ ਵਿੱਚ ਗਲਤ time ਖਾਣਾ ਕੰਮ ਵਿੱਚ ਲੱਗੇ ਰਹਿਣਾ ਇੱਧਰ ਜਾਣਾ ਉੱਧਰ ਜਾਣਾ ਤੇ ਉਹਦਾ ਕੀ ਅਸਰ ਹੋਇਆ ਕੀ body ਖ਼ਰਾਬ ਓ ਗਈ ਅੰਦਰ blockage ਤੇ ਹੁਣ ਹੁਣ ਅਸੀਂ ਆਪਣਾ ਘਰ shift ਕੀਤਾ ਸਾਡੇ ਘਰ ਦੇ ਕੋਲ park ਹੈ ਅਸੀਂ ਮਨੋ ਗੇ ਸਵੇਰੇ ਵੀ exercise ਕਰਨ ਜਾਈਦਾ yoga ਕਰੀ ਦੀ ਏ ਸ਼ਾਮ ਨੂੰ ਵੀ ਖਾਣਾ ਖਾ ਕੇ ਥੋੜਾ walk ਕਰ ਲਈ ਦੀ ਏ ਤਾਂ ਉਹਦਾ ਇੰਨਾ effect ਪਿਆ ਕੀ ਸਾਡੀ body active ਆਪਣੇ ਆਪ ਲੱਗਦਾ ਕੀ ਅਸੀਂ ਬੜੇ active ਹੋ ਗਏ ਆ ਹੁਣ exercise ਤੋਂ ਬਾਅਦ

ਹਾਂਜੀ ਦੀਦੀ ਠੀਕ ਗੱਲ ਏ ਅਸੀਂ ਲੋਕ ਇਹ ਹੀ ਕਰਦੇ ਪਏ ਆ ਨਾ ਆਰਾਮ ਜਿਆਦਾ ਕਰ ਰਹੇ ਆ TV or mobile ਜਿਆਦਾ ਦੇਖ ਰਹੇ ਆ ਮਤਲਬ ਉਹ ਜਿਹੜਾ ਥੋੜਾ time ਵੀ ਦੇ ਰਹੇ ਆ ਨਾ ਉਹ ਛੋੜ ਰਹੇ ਆ

walking ਅਗਰ ਸ਼ਾਮੀ ਵੀ ਕਰ ਲਈਏ ਨਾ ਥੋੜੀ ਦੇਰ ਸ਼ਾਮੀ ਵੀ ਤੇ body ਚ ਨਾ ਆਪਣੇ ਆਪ improvement ਆਣ ਲੱਗ ਜਾਂਦੀ ਏ ਜੋ ਸਾਨੂੰ ਘੱਟ ਇੱਕ ਦੋ ਦਿਨ ਵਿੱਚ ਨੀਂ ਕਰਨੀ ਏ ਕਮ ਸੀ ਕਮ ਮਹੀਨੇ ਚ ਪਤਾ ਚੱਲਦੀ ਏ

ਹਾਂ ਜੇ ਅਗਰ ਅਸੀਂ ਇਨਸਾਨ ਚਾਹੇ ਨਾ ਦਵਾਈਆਂ ਨੂੰ ਛੱਡ ਕੇ ਆਪਣੀ diet ਨੂੰ control ਕਰੋ or ਆਪਣੀ exercise ਨੂੰ regular ਕਰੋ ਬਿਲਕੁਲ fit or ਠੀਕ ਹੋ ਸਕਦੇ ਓ

ਘਰੇ ਇੰਨਾ ਕੁੱਝ ਅਸੀਂ ਠੀਕ ਹੋ ਸਕਦੇ ਆ ਪਰ ਅਸੀਂ medicine ਵੱਲ ਭਜਦੇ ਆ ਹਰ ਵੇਲੇ ਹਾਂ ਸੋਖਾ ਰਸਤਾ ਲਭਦੇ ਆ ਨਾ ਅਸੀਂ ਲੋਕ

ਹੁਣ ਤੁਸੀਂ ਮਨੋ ਗਏ ਦੀਦੀ ਮੇਰੇ ਅਹ assist ਸੀ assist ਹੈ ਉਹਦੀ ਮੈਂ medicine ਕੀਤੀ ਨੀਂ ਦੋ ਸਾਲ ਉਸ ਦੇ ਨਾਲ ਮੇਰੇ blockage ਸ਼ੁਰੂ ਹੋਣ ਲੱਗ ਗਏ ਸੀ ਧੀਰੇ ਧੀਰੇ ਮਤਲਬ ਇਹ

ਇੱਕ ਬੱਚੇ ਨੂੰ ਚੁੱਕ ਕੇ ਵੀ ਥੋੜਾ ਕਮਰੇ ਦੇ ਵਿੱਚ ਵੀ ਨਹੀਂ ਫਿਰ ਸਕਦੀ ਸੀ ਛੋਟੇ ਬੱਚੇ ਨੂੰ

ਉਹਦੀ ayurvedic medicine ਲਈ ਏ medicine ਦੇ ਨਾਲ ਮੈਨੂੰ ਸਿਰਫ ਦੱਸ ਦਿਨ ਉਹਨੇ ਮੈਨੂੰ ਕਿਹਾ ਤੂੰ ਇਨਾ ਪਤੇ ਖਾ ਇਹਦੇ ਪੀਪਲ ਦੇ ਮਤਲਬ ਮੇਰੇ

ਦ ਦਰਦ ਮੇਰੀ ਦੱਸ ਦਿਨ ਵਿੱਚ ਉੱਡ ਗਈ ਏ ਜੋ ਮੇਰੇ ਸਹਿਣ ਨਹੀਂ ਹੁੰਦੀ ਸੀ ਬਰਦਾਸ਼ ਤੋਂ ਬਾਹਰ ਸੀ ਉਹ ਦਰਦ or ਉਸ ਤੋਂ ਬਾਅਦ ਮੇਰੇ ਸਾਸ ਆਰਾਮ ਨਾਲ ਆ ਰਹੀ ਏ or ਮੈਂ ਬੱਚੇ ਨੂੰ ਚੁਕਿਆ ਉਸ ਅਹ ਤਿਰਲੋਕ ਪੂਰੀ ਗਈ ਆ ਉਹਨੂੰ ਚੁੱਕ ਕੇ ਉਪਰ ਇੱਕ kilometer ਤੱਕ ਤੁਰ ਕੇ ਆਈ ਆ

ਜੋ ਮਤਲਬ ਅਸੀਂ ਸੋਚਦੇ ਆ ਨਾ ਕੀ ਇਹ ਪਤੇ ਹੈ ਤਾਂ ਸਾਡੇ ਸਾਰੇ ਜੜੀ ਬੂਟੀਆਂ ਈ ਨੇ ਸਾਨੂੰ ਪਤਾ ਨੀਂ ਚੱਲਦੀਆਂ

ਮੇਰੇ ਅੰਦਰ ਦੀ ਸਾਸ ਦੀ ਨਾਲੀਆਂ ਖੁਲੀਆਂ ਨੇ ਜੋ ਮੇਰੀ ਸ਼ੁਰੂ ਹੋਣ ਲੱਗੀ ਏ actually heredity ਹੋ ਜਾਂਦੀ ਏ ਨਾ ਮੇਰੇ mother ਨੂੰ ਮੇਰੇ father ਨੂੰ

forty ਦੀ age ਵਿੱਚ ਹੀ ਸ਼ੁਰੂ ਹੋਣ ਲੱਗ ਜਾਂਦੀਆਂ ਨੇ

ਅੱਛਾ ਅੱਛਾ ਇਹ ਤਾਂ ਬਹੁਤ ਅੱਛੀ ਗੱਲ ਏ ਤੇ ਤੁਸੀਂ allopathy ਨਾਲੋ ਤੁਸੀਂ ayurvedic ਲੈ ਰਹੇ ਓ ਤੇ best ਏ ਥੋੜੀ ਉਹਦੇ ਨਾਲ exercise ਵੀ ਕਰੋ ਹਾਂ exercise ਉਨੇ ਮੈਨੂੰ lightly exercise ਦਸੀ ਏ ਕੀ ਅਲੋਮ ਵਿਲੋਮ ਨਹੀਂ ਦਸੀ ਮਤਲਬ ਸਾਸ ਲੋ or ਛੋੜੋ ਸਿਰਫ ਕਹਿੰਦਾ ਹਲੇ ਉਹ ਕਰੋ ਇੱਕ ਦਮ ਤੁਹਾਡੀਆਂ

ਹਾਂ ਹਾਂ breathing exercise ਕਰਿਆ ਕਰੋ ਥੋੜੀ ਜੀ

ਜਬ ਜਿਸ ਤਰ੍ਹਾਂ ਤੁਹਾਨੂੰ doctor ਕਹਿੰਦਾ ਬਿਲਕੁਲ ਤੁਸੀਂ ਉਸ ਤਰ੍ਹਾਂ ਹੀ ਚਲੋ ਕਿਉਂਕਿ ਧੀਰੇ ਧੀਰੇ exercise ਵੀ ਕਰੋ ਕਿਉਂਕਿ ਤੁਹਾਡੇ ਅੰਦਰ body ਦੇ ਅੰਦਰ ਤਾਕਤ ਆਏਗੀ ਤੇ ਪੂਰੀ ਤੁਸੀਂ exercise ਅੱਛੀ ਤਰ੍ਹਾਂ ਖੁਲ ਕੇ ਕਰੋ ਗੇ

ਕਰਨ ਨੂੰ ਤਾਂ ਕਰ ਸੀ exercise yoga ਮਤਲਬ yoga ਵੀ ਕਰਦੀ ਸੀ ਲੇਕਿਨ ਉਹ ਮੈਂ ਦੋ ਸਾਲ ਇਹ lockdown ਨੇ ਸਾਡੀ body ਨੂੰ ਬਹੁਤ ਜਿਆਦਾ ਹਿਲਾ ਦਿੱਤਾ body ਕਿ ਬੱਚੇ ਵੀ ਹਿਲ ਗੇ ਨੇ ਇਹਦੇ ਨਾਲ ਹਾਂਜੀ ਹਾਂਜੀ ਸਭ ਸਭ ਕੁੱਝ disturb ਹੋ ਗਿਆ ਇਹਦੇ ਨਾਲ ਹਮ

lock down ਨਾਲ ਬਹੁਤ ਫਰਕ ਪਿਆ ਘਰ ਮਤਲਬ ਬੱਚੇ ਘਰ ਬੈਠ ਬੈਠ ਕੇ ਬਿਲਕੁਲ college ਬੰਦ ਹੋ ਗਏ ਬੱਚਿਆਂ ਦੇ ਘਰ ਹੀ online study ਵੀ ਕਰ ਰਹੇ ਨੇ online ਪੜ੍ਹ ਰਹੇ ਨੇ classes attend ਕਰ ਰਹੇ ਨੇ ਜੋ ਕੀ online ਪੜ੍ਹਾਈ ਕੀ ਹੋ ਪਾਏ ਗੀ ਤੁਹਾਡੀ

ਨੀਂ ਹੋ ਪਾਏ ਗੀ regular ਉਹ ਬੱਚੇ ਸੁਸਤ ਹੋ ਗਏ ਨੇ ਹਾਂ ਇਹ ਤੇ ਹੈ ਈ ਏ online ਸਾ ਹਾਂ ਸਾਰਾ ਕੰਮ online ਹੋ ਗਿਆ ਤੁਸੀਂ ਕੋਈ bank ਦਾ ਕੰਮ ਕਰਨਾ ਉਹ ਵੀ phone ਤੇ ਬੈਠੇ ਬੈਠੇ ਕਰ ਲੋ ਗੇ ਤੁਹਾਨੂੰ ਕਿੱਥੇ ਆਣ ਜਾਣ ਦੀ ਲੋੜ ਹੀ ਨੀਂ shopping shopping ਛੋਟੀ ਤੋਂ ਛੋਟੀ ਚੀਜ਼ ਤੁਸੀਂ shopping online ਬੈਠੇ ਕੇ ਘਰ ਤੁਹਡੇ ਘਰ ਚੀਜ਼ ਪਹੁੰਚ ਜੇ ਗੀ ਤੇ ਤੁਸੀਂ ਕੀ ਤੁਸੀਂ exercise ਕਰ ਲੋ ਗੇ ਕਿ ਤੁਸੀਂ ਹਿਲ ਜੁਲ ਲੋ ਗਏ ਪੈਦਲ ਕਿੱਥੇ ਜਾ ਲੋ ਗੇ

ਕੁੱਝ ਫਾਇਦੇ ਵੀ ਨੇ ਤੇ ਉਸ ਚੀਜ਼ ਦੇ ਨੁਕਸਾਨ ਵੀ ਨੇ ਆ zomato ਕਰ ਲੋ ਬੈਠੇ ਬੈਠੇ ਰੋਟੀ ਮੰਗਾ ਲੋ ਕੋਈ

ਹਾਂਜੀ ਉਹ ਫੇਰ mobile ਸਭ ਬੱਚਿਆਂ ਨੂੰ ਖੁਦ ਦਿੱਤੇ parents ਨੇ ਫੇਰ ਚ ਪੜ੍ਹਾਈ ਕਰ ਰਹੇ ਨੇ ਤੇ ਫੇਰ ਗੇਮਾ ਵੀ ਖੇਲਣ ਗੇ ਗੇਮਾ ਵੀ ਖੇਲਣ ਗੇ ਮਤਲਬ ਇੰਨੇ ਚਲਾਕ ਬੱਚੇ ਨੇ ਉਹ health ਉਹਨਾ ਖੇਲਾ ਨਾਲ ਛੁੱਟ ਗਿਆ ਉਹ mobiles games ਨੂੰ like ਕਰਦੇ ਪਏ ਨੇ even ਮੇਰੀ

ਉਸ ਤੋਂ ਪਹਿਲੇ gymnast ਸੀ state level ਤੱਕ or ਉਸ lockdown ਦੇ ਬਾਅਦ ਤਿੰਨ ਸਾਲ ਦਾ break ਲੱਗਿਆ ਐਸਾ ਉਹਦਾ ਦਿਲ ਹੀ ਨੀਂ ਕਰਦਾ ਖੁੱਦ ਜਾਂ ਤੇ ਉਹਦੋ ਦੀ immunity ਹੀ ਘੱਟ ਗਈ ਏ ਉਹਦਾ ਰੰਗ ਇੰਨਾ ਚਿੱਟਾ ਪੈ ਗਿਆ ਨਾ ਪਰਸੋ ਇੰਨਾ ਦਰਦ ਨਾਲ ਤੜਫ ਰਹੀ ਸੀ ਮੈਂ ਅੱਜ ਫੇਰ doctor ਕੋਲੋ tonic ਦੀ ਦਵਾਈ ਲਿਆ ਕੇ ਦਿੱਤੀ ਉਹਨੂੰ ਜਿਦਾ iron ਵੱਧੇ

ਹਾਂ ਹਾਂ ਉਹ ਬੈਠ ਬੈਠ ਕੇ ਜਦ body movement ਹੀ ਨਹੀ ਹੋਏ ਗੀ ਤੇ ਅੰਦਰ blood circulate ਹੀ ਨਹੀਂ ਕਰੇ ਗਾ ਤੇ ਫੇਰ ਹਰ ਇੱਕ ਚੀਜ਼ ਤੇ deficiency ਤੇ ਆਏ ਗੀ ਆਏ ਗੀ ਹਮ ਨਾਲ actually ਕੀ

ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ fifth ਜਾਂ sixth ਦਾ ਬੱਚਾ ਹੁੰਦਾ ਨਾ ਉਹਨੂੰ ਥੋੜਾ ਪਤਾ ਹੁੰਦਾ ਕੀ ਮੈਂ ਮਹਿਨਤ ਕਰਨੀ ਏ ਉਸ ਤੋਂ ਬਾਅਦ ਦੋ ਸਾਲ ਵਿੱਚ ਕਰਦਾ ਰਹਾਗਾ ਲੇਕਿਨ ਜਿਹੜੇ juniors group ਦੇ ਨਾ ਉਹ ਬਹੁਤ ਜਿਆਦ ਉਹਨਾ ਦੀ health ਤੇ effect ਪਿਆ ਬੱਚਿਆਂ ਦੀ

ਸਾਨੂੰ ਤੁਹਾਨੂੰ ਆਪਣਾ time ਯਾਦ ਹੋਏ ਗਾ ਅਸੀਂ ਰਾਤੀ ਅੱਠ ਅੱਠ ਵਜੇ ਤੱਕ ਪਾਰਕ ਵਿੱਚ ਖੇਡਦੇ ਰਹਿੰਦੇ ਸੀ

ਅੱਗੇ ground ਹੁੰਦੇ ਸੀ ਹੁਣ ਤਾਂ ground ਵੀ ਨੀਂ ਕਿੱਥੇ ਦਿੱਖਦੇ ਬੱਚਿਆਂ ਨੂੰ ਹਾਂਜੀ ਹਾਂਜੀ ਬਿਲਕੁਲ ਰਹਿ ਹੀ ਨੀਂ ਗਏ ਸਭ ਸਭ occupy ਕਰ ਲਏ ਸਭ ਜਗ੍ਹਾ

ਪੜੋਸ ਏ ਤਾਂ ਪੜੋਸ ਬੁਲਾ ਕੇ ਨੀਂ ਰਾਜੀ ਕਿਸੇ ਨੂੰ

health ਦੇ ਉੱਤੇ ਨਾ effect ਇਹ ਵੀ ਪੈਂਦਾ ਵੀ ਕੀ ਜੋ ਅਸੀਂ ਅੰਦਰ ਘਰ ਦੇ ਅੰਦਰ ਰਹਿੰਦੇ ਆ ਨਾ

ਗੱਲ ਕਰਨੀ ਮੈਂ ਕਹਿਣੀ ਆ ਇੱਕ healthy environment ਲੀਏ ਲੜਣਾ ਵੀ ਬਹੁਤ ਜਰੂਰੀ ਏ ਹਾਂ ਹਾਂ health ਇੱਕ ਤੇ body ਵਾਸਤੇ ਚਾਹੀਦਾ environment ਤੁਹਾਨੂੰ ਮੈਂ